C ਅਤੇ C ਵਿਚ ਰਿਲੇਸ਼ਨਲ ਅੋਪਰੇਟਰਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ ਲ਼ੇਸ ਦੇਨ 160 ਈਜੀ
a ਲਟ b ਗਰੇਟਰ ਦੇਨ ਈਜੀ
a ਜੀਟੀ b ਲ਼ੇਸ ਦੇਨ ਜਾਂ ਇਕੁਅਲ ਟੂ ਈਜੀ
a lt b ਗਰੇਟਰ ਦੇਨ ਜਾਂ ਇਕੁਅਲ ਟੂ ਈਜੀ
a gt b ਇਕੁਅਲ ਟੂ ਈਜੀ
a b ਨੋਟ ਇਕੁਅਲ ਟੂ ਈਜੀ
a160 b ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਊਬੰਤੂ 1110 ਉਬੁੰਟੂ 1110 ਊਬੰਤੂ ਵਿਚ ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਜੀਸੀਸੀ ਐਂਡ ਜੀ ਕੰਪਾਈਲਰ ਵਰਜ਼ਨ 461 ਇਨ ਉਬੁੰਟੂ ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ
ਰਿਲੇਸ਼ਨਲ ਅੋਪਰੇਟਰਸ ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ ਕਰਨ ਲਈ ਵਰਤੇ ਜਾਂਦੇ ਹਨ
ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ ਗਲਤ ਲਈ ਰਿਟਰਨ 0 ਅਤੇ ਸਹੀ ਲਈ 1 ਵਿਅਕਤ ਕਰਦੇ ਹਨ
ਰਿਟਰਨ ਵੈਲਯੂਸ ਰਿਟਰਨ ਵੈਲੂਜ਼ 0 ਜਦ ਗਲਤ ਹੈ 1 ਜਦ ਸਹੀ ਹੈ ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ
ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ
ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ
ਪਹਿਲਾਂ ਅਸੀਂ ਦੋ ਵੈਰੀਏਬਲਸ a ਅਤੇ b ਡਿਕਲੇਅਰ ਕਰਾਂਗੇ
ਇਹ ਪ੍ਰਿੰਟਫ ਸਟੇਟਮੈਂਟ ਯੂਜ਼ਰ ਨੂੰ a ਅਤੇ b ਦੀ ਵੈਲਯੂਸ ਐਂਟਰ ਕਰਨ ਲਈ ਕਹੇਗੀ
ਇਹ ਸਕੈਨਫ ਸਟੇਟਮੈਂਟ ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ
ਹੁਣ ਸਾਡੇ ਕੋਲ ਗਰੇਟਰ ਦੇਨ ਅੋਪਰੇਟਰ ਹੈ
ਇਹ ਅੋਪਰੇਟਰ ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ
ਜੇ ਏ b ਤੋਂ ਗਰੇਟਰ ਹੋਇਆ ਤਾਂ ਇਹ ਰਿਟਰਨ ਗਲਤ ਦਿੰਦਾ ਹੈ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ ਹੋਈ
ਜੇ ਉਪਰਲੀ ਕੰਡੀਸ਼ਨ ਗਲਤ ਹੋਈ ਤਾਂ ਇਹ ਸਕਿਪ ਹੋ ਜਾਏਗੀ
ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ
ਹੁਣ ਸਾਡੇ ਕੋਲ ਲ਼ੇਸ ਦੇਨ ਅੋਪਰੇਟਰ ਹੈ
ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ
ਜੇ ਏ b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ ਦਿੰਦਾ ਹੈ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ ਹੋਈ
ਨਹੀਂ ਤਾਂ ਇਹ ਸਕਿਪ ਹੋ ਜਾਏਗੀ
ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ
ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ
ਟਾਈਪ ਕਰੋ
ਸੇਵ ਤੇ ਕਲਿਕ ਕਰੋ
ਮੈਂ ਆਪਣੀ ਫਾਈਲ ਰਿਲੇਸ਼ਨਲਸੀ ਨਾਮ ਨਾਲ ਸੇਵ ਕੀਤੀ ਹੈ ਆਪਣੇ ਕੀ ਬੋਰਡ ਤੋਂ Ctrl Alt ਐਂਡ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ
ਕੰਪਾਇਲ ਕਰਨ ਲਈ ਟਰਮਿਨਲ ਤੇ ਜੀਸੀਸੀ relationalਸੀ o ਰੇਲ ਟਾਈਪ ਕਰੋ
ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ rel ਟਾਈਪ ਕਰਕੇ ਐਂਟਰ ਦਬਾਉ ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ
ਆਉਟਪੁਟ ਇੰਝ ਦਿਸੇਗੀ160 8 ਗਰੇਟਰ ਹੈ 3 ਤੋਂ 8 ਆਈਐਸ ਗ੍ਰੇਟਰ ਥਾਨ 3 ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ
ਕੋਡ ਤੇ ਵਾਪਸ ਆ ਰਹੇ ਹਾਂ
ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ
ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ ਅੋਪਰੇਟਰ ਹੈ
ਇਹ ਅੋਪਰੇਟਰ ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ
ਜੇ ਏ b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ ਦਿੰਦਾ ਹੈ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ ਹੋਈ
ਜੇ ਉਪਰਲੀ ਕੰਡੀਸ਼ਨ ਗਲਤ ਹੋਈ ਤਾਂ ਇਹ ਸਕਿਪ ਹੋ ਜਾਏਗੀ
ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ
ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ ਅੋਪਰੇਟਰ ਹੈ
ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ ਏ b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ ਸਹੀ ਦਿੰਦਾ ਹੈ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ ਸਹੀ ਹੋਈ
ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ
ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ
ਆਉਟਪੁਟ ਇੰਝ ਦਿਸੇਗੀ160 8 ਗਰੇਟਰ ਜਾਂ ਇਕੁਅਲ ਹੈ 3 ਦੇ 8 ਆਈਐਸ ਗ੍ਰੇਟਰ ਥਾਨ ਓਰ ਇਕੁਅਲ ਟੋ 3 ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ
ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ
ਹੁਣ ਸਾਡੇ ਕੋਲ ਇਕੁਅਲ ਟੂ ਅੋਪਰੇਟਰ ਹੈ
ਇਹ ਡਬਲ ਇਕੁਅਲ ਡਬਲ ਇਕੁਅਲ ਸਾਈਨ ਨਾਲ ਦਰਸਾਇਆ ਜਾਂਦਾ ਹੈ
ਇਹ ਅੋਪਰੇਟਰ ਰਿਟਰਨ ਸਹੀ ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a b ਦੇ ਇਕੁਅਲ ਹੋਵੇਗਾ
ਜੇ ਨਹੀਂ ਤਾਂ ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ
ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ ਅੋਪਰੇਟਰ ਹੈ
ਇਹ ਅੋਪਰੇਟਰ ਰਿਟਰਨ ਸਹੀ ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ
ਇਹ ਪ੍ਰਿੰਟਫ ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a b ਦੇ ਇਕੁਅਲ ਨਹੀਂ ਹੈ
ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ
ਰਿਟਰਨ 0 ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
a ਲਈ 8 ਅਤੇ b ਲਈ 3 ਐਂਟਰ ਕਰੋ
ਆਉਟਪੁਟ ਸਕਰੀਨ ਤੇ ਇੰਝ ਦਿਸੇਗੀ160 8 3 ਦੇ ਇਕੁਅਲ ਨਹੀਂ ਹੈ ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ
ਇਸ ਕੋਡ ਨੂੰ ਅੱਲਗ ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ ਟ੍ਰਾਈ ਕਰੋ
ਹੁਣ ਇਸੇ ਪ੍ਰੋਗਰਾਮ ਨੂੰ C ਵਿਚ ਲਿਖਣਾ ਬਹੁਤ ਆਸਾਨ ਹੈ
ਸਿਨਟੈਕਸ ਵਿਚ ਕੁਝ ਅੰਤਰ ਹਨ
ਮੈਂ ਪਹਿਲਾਂ ਹੀ C ਵਿਚ ਕੋਡ ਲਿਖਿਆ ਹੋਇਆ ਹੈ
ਇਹ C ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ
ਧਿਆਨ ਦਿਉ ਕਿ ਹੈਡਰ ਅੱਲਗ ਹੈ
ਇਥੇ ਸਾਡੇ ਕੋਲ ਯੂਜ਼ੀਂਗ ਸਟੇਟਮੈਂਟ ਵੀ ਹੈ
C ਵਿਚ ਆਉਟਪੁਟ ਸਟੇਟਮੈਂਟ ਸੀਆਉਟ ਹੈ
ਅਤੇ C ਵਿਚ ਇਨਪੁਟ ਸਟੇਟਮੈਂਟ ਸੀਇਨ ਹੈ
ਇਹਨਾਂ ਵੱਖਰੇਵਿਆਂ ਤੋਂ ਇਲਾਵਾ ਦੋਨੋ ਕੋਡ ਕਾਫੀ ਸਿਮੀਲਰ ਹਨ
ਸੇਵ ਤੇ ਕਲਿਕ ਕਰੋ
ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ ਸੀਪੀਪੀ ਐਕਸਟੈਂਸ਼ਨ ਸੀਪੀਪੀ ਨਾਲ ਹੋਈ ਹੇ
ਮੈਂ ਆਪਣੀ ਫਾਈਲ ਰਿਲੇਸ਼ਨਲ ਸੀਪੀਪੀ relationalਸੀਪੀਪੀ ਨਾਮ ਨਾਲ ਸੇਵ ਕੀਤੀ ਹੈ
ਆਉ ਕੋਡ ਨੂੰ ਕੰਪਾਇਲ ਕਰੀਏ
ਟਰਮਿਨਲ ਖੋਲ੍ਹੋ ਅਤੇ g relationalਸੀਪੀਪੀ o ਰੇਲ1 ਟਾਈਪ ਕਰੋ
ਐਕਜ਼ੀਕਿਯੂਟ ਕਰਨ ਲਈ ਰੇਲ1 ਟਾਈਪ ਕਰੋ ਐਂਟਰ ਦਬਾਉ ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ
ਆਉਟਪੁਟ ਇੰਝ ਦਿਸੇਗੀ160 ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ
ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ
ਪ੍ਰੋਗਰਾਮ ਤੇ ਵਾਪਸ ਆਉ ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ
ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ 3 3 ਦੇ ਇਕੁਅਲ ਹੈ 3 ਆਈਐਸ ਇਕੁਅਲ ਟੋ 3 ਪ੍ਰੋਗਰਾਮ ਤੇ ਵਾਪਸ ਆਉ ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ
ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ
ਆਉ ਹੁਣ ਗਲਤੀ ਨੂੰ ਠੀਕ ਕਰੀਏ
ਇਕੁਅਲ ਟੂ ਸਾਈਨ ਟਾਈਪ ਕਰੋ
ਸੇਵ ਤੇ ਕਲਿਕ ਕਰੋ
ਟਰਮਿਨਲ ਤੇ ਵਾਪਸ ਆਉ
ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ
ਹੁਣ ਆਉਟਪੁਟ ਠੀਕ ਹੈ
ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ
ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ ਲ਼ੇਸ ਦੇਨ ਈਜੀ
alt b ਗਰੇਟਰ ਦੇਨ eਜੀ
a ਜੀਟੀ b ਲ਼ੇਸ ਦੇਨ ਜਾਂ ਇਕੁਅਲ ਟੂ ਈਜੀ
altb ਗਰੇਟਰ ਦੇਨ ਜਾਂ ਇਕੁਅਲ ਟੂ 160 ਈਜੀ
agtb ਇਕੁਅਲ ਟੂ ਈਜੀ
ab ਨੋਟ ਇਕੁਅਲ ਟੂ ਈਜੀ
ab ਇਕ ਅਸਾਈਨਮੈਂਟ ਵਜੋਂ ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ
ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ
ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ
ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਰਜੀ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ